ਫੇਰ ਅੱਸੀ ਘਰ ਕੜੀ ਬਣਾਨੇ ਹਾਂ ਔਰ

ਹਾਂਜੀ ਨਾਲ ਚਾਵਲ ਬਨਾਲੋ ਕੜੀ ਦੇ ਨਾਲ ਚਾਵਲ ਬਨਾਲੋ ਹੋਰ ਹੀ taste ਚਾਵਲ ਕਿਵੇਂ ਬਾਨਾਂਦੇ ਹੋ plain ਬਾਨਾਂਦੇਵੋ ਯਾ ਵੇਸੇ ਜ਼ੀਰਾ ਵਗੈਰਾ ਕੁਛ ਪਾਕੇ ਅੱਸੀ plain ਹੀ ਚਾਵਲ ਬਣਾਨੇ ਹਾ ਉਬਾਲਕੇ ਅੱਛਾ ਹਾਂ ਜਦੋ ਮਤਲਬ ਕਿ ਮਨ ਨੂੰ ਹੋਏ ਤੇ ਵਿੱਚ ਏ ਏ ਏ ਚਾਵਲ ,ਜੀਰਾ ਚੋਲ ਤਾ ਪਹਿਲਾਂ ਪਿਯੋ ਲਈ ਦੇ ਨੇ

ਪਿਆਜ ਵੀ ਪਾ ਲਈ ਦੇ ਨੇ ਤੇ ਅਦ੍ਰਖ ਵੀ ਪਾ ਲਈ ਦੇ ਤੇ ਓਹਦੇ ਵਿਚੇਹੀ ਪਾਣੀ ਵਿਚੇਹੀ ਚਾਵਲ ਬਣਾਨੇ ਹਾ ਨਹੀਂ ਤੋਹ ਅੱਸੀ ਪਾਣੀ ਚਾਵਲਾ ਵਿੱਚੋ ਕੱਢ ਕੇ ਹੀ ਬਣਾਨੇ ਹਾਂ ਤੇ ਚਾਵਲ ਵਿੱਚ ਅਦ੍ਰਖ ਕੱਚਾ ਹੀ ਖਾਨਿਓਂ ਇਵੇ ਹੀ

ਨਾ ਨਾ ਨਾ ਕਚਾ ਹੀ ਅਦ੍ਰਖ ਤੇ ਜੀਰਾ ਤੇ ਪਿਆਜ਼

ਕਿੰਨਾ ਚਾਵਲਾ ਦਾ ਰੰਗ ਅੱਛਾ ਲਗੇਗਾ

ਉਹ ਅਪਣਾ ਰੰਗ ਛੱਡਦੇ ਨੇ ਜੀਰਾ ਵੀ ਛੱਡੇਗਾ ਆਪਣਾ ਰੰਗ ਅਦ੍ਰਖ ਵੀ ਆਪਣਾ ਰੰਗ ਛੱਡੇਗਾ ਪਿਆਜ਼ ਵੀ ਆਪਣਾ ਛੱਡਣਗੇ ਉਹ ਦੇਖੋ ਚੋਲਾ ਦਾ ਰੰਗ ਕਿਵੇਂ ਲਗੇਗਾ ਕਿੰਨਾ ਸਵਾਦ ਲੱਗਦੇ ਨੇ ਫੇਰ ਅੱਛਾ ਅੱਛਾ

ਔਰ ਵਧੀਆ ਤੁਸੀਂ ਸੁਣਾਓ overlap

hello

ਹਾਂਜੀ ਕੀ ਹਾਲ ਚਾਲ

ਸਤਿ ਸ੍ਰੀ ਅਕਾਲ ਕੀ ਕਰਨਡਿਆ ਪੁੱਤ?

ਠੀਕ ਹੈ ਠੀਕ ਆ ਹੋਰ ਸੁਣਾ ਕੋਈ ਗੱਲਬਾਤ ਘਰਦੀ। ਬਸ ਬਸ ਵਧੀਆ ਤੁਸੀਂ ਦੱਸੋ ਠੀਕ ਠਾਕ ਜੇ ਹਾਂ ਵਧੀਆ ਠੀਕ ਠਾਕ।

ਬਸ ਵਧੀਆ ਤੁੰ ਸੁਣਾ ਕੋਈ ਗੱਲਬਾਤ। ਗੱਲਬਾਤ ਬਸ ਵਧੀਆ। ਵਧੀਆ ਚਾਹੀਦਾ ਹੋਰ ਕੋਈ ਗੱਲਬਾਤ। ਉਹ ਮੇਰੇ ਸਕੂਲ ਦੀ ਫੀਸ ਵੀ ਤਾਂ ਰਹਿੰਦੀ ਹੈਗੀ।

ਠੀਕ ਆ, ਕੋਈ ਨੀ ਮੇਰੀ salary ਆ ਜਾਣੀ ਆਂ, ਫਿਰ ਕਰ ਦੇਣਾ ਵਾਂ।

ਉਹ ਫਿਰ ਮੈਡਮਾਂ ਏਦਾਂ ਕਹਿੰਦੀਆਂ ਵੀ ਸਕੂਲ ਨਾ ਆਇਆ ਕਰ ਜਾਂ ਤੈਨੂੰ ਕੱਢ ਦੇਣਾ, ਤੇਰਾ ਨਾਂ ਕੱਟ ਦੇਣਾ ਵਾਂ।

ਹਾਂ ਵਧੀਆ ਹੋਰ ਸੁਣਾ ਤੂੰ।

ਹਾਂ ਹਮ ਹੋਰ। ਹੋਰ ਬਸ ਵਧੀਆ ਤੁਸੀਂ ਸੁਣਾਓ।

ਹਾਂਜੀ।

ਅੱਜ ਆਲੂ ਮਟਰ ਗਾਜ਼ਰਾਂ। ਅੱਛਾ ਅੱਛਾ, ਠੀਕ ਹੈ ਠੀਕ ਹੈ।

ਹਮ ਮੈਂ ਪੀਜਾ ਬਣਾਇਆ ਸੀ।

ਨਾ ਖਾਇਆ ਕਰੋ ਏਦਾਂ ਦੀਆਂ ਚੀਜ਼ਾਂ ਸਹੀ ਨੀ ਹੁੰਦੀਆਂ ਨਾਲੇ। ਕੀ ਕਰਾਂ ਫਿਰ ਸਬਜ਼ੀਆਂ ਜਿਹੜੀਆਂ ਹਰੀਆਂ ਸਬਜ਼ੀਆਂ ਵਾਂ, ਉਹ ਛੇ ਛੇ ਸੱਤ ਸੱਤ ਦਿਨ ਪੁਰਾਣੀਆਂ ਮਿਲਦੀਆਂ ਵਾਂ। ਤੇ ਤੈਨੂੰ ਪਤਾ pack ਹੋਈਆਂ ਚੀਜ਼ਾਂ ਫਿਰ ਖ਼ਰਾਬ ਹੋਈਆਂ ਹੁੰਦੀਆਂ ਤੇ ਫਿਰ ਔਖਾ ਹੋ ਜਾਂਦਾ ਸਾਡੇ ਵਾਸਤੇ ਵੀ।

Meat ਮੂਟ ਨੀ ਮਿਲਦਾ? Meat ਮੂਟ ਮਿਲਦਾ ਹੀ ਹੈ ਮੱਝ ਦਾ ਦਿੰਦੇ ਹੀ ਹੈ।

ਆਹ ਮੱਝ, ਮੱਛੀ ਤੇ ਊਠ ਦਾ meat ਹੀ ਬਸ।

ਹਾਂ ਤੇ ਤੈਨੂੰ ਪਤਾ ਮੈਂ ਜੇ ਊਠ ਦਾ meat ਖਾਵਾਂ ਤੇ ਉਹ ਮੂੰਹ ਚ ਹੀ ਇਕੱਠਾ ਜਿਹਾ ਹੋਈ ਜਾਂਦਾ ਰੱਜ ਤੇ ਹੁੰਦਾ ਨੀ ਹੈ ਬਸ ਮੂੰਹ ਮਾਰਦੇ ਰਹੀਦਾ ਉਹਦੇ ਨਾਲ।

ਹਾਂ ਜੋ ਸਬਜ਼ੀ ਘਰਦੀ ਹੈ ਉਹ ਘਰਦੀ ਹੁੰਦੀ ਆ।

ਹਾਂ ਹੋਰ। ਹੋਰ ਬਸ ਵਧੀਆ ਆ। ਹਾਂ ਮੁਰਗੇ ਇੱਥੇ ਵੀ ਹੈਗੇ ਆ ਲਾ-ਲਾ, ਪਾ-ਪਾ ਦਵਾਈਆਂ ਉਹਨਾਂ ਨੂੰ ਵੀ ਵੱਡੇ ਕੀਤੇ ਆ, ਖਾਣ ਨੂੰ ਉਹ ਵੀ ਨੀ ਜੀਅ ਕਰਦੇ।

ਉਹ ਖਾਣਡੀ ਸੀ ਮੈਂ ਕੋਈ ਸ਼ੈਅ।

ਹੋਰ ਗੱਲਬਾਤ ਬਸ ਵਧੀਆ। ਵਧੀਆ ਚਾਹੀਦਾ ਤੂੰ ਸੁਣਾ ਕੋਈ ਘਰਦੀ ਗੱਲਬਾਤ। ਭਾਬੀ ਠੀਕ ਠਾਕ ਆ ਹੋਰ ਦੀਦੀ ਹੋਣਾਂ ਨੂੰ ਕੀਤਾ ਸੀ phone ਹਾਂ ਦੀਦੀ ਨੂੰ ਵੀ phone ਕੀਤਾ ਸੀ ਕਾਫ਼ੀ ਚਿਰ ਗੱਲ ਕ ਕਰਦਾ ਰਿਹਾਂ ਮੈਂ।

ਹਾਂ ਮੈਨੂੰ ਵੀ ਖੰਘ ਜਿਹੀ ਲੱਗੀ ਆ

ਹਾਂ ਮੈਂ ਦਵਾਈ ਲਿਆਂਦੀ ਆ ਬੁਖਾਰ ਜਿਹਾ ਆਇਆ ਸੀ ਤੇ ਠੰਢ ਦੇ ਨਾਲ ਖੰਘ ਜਿਹੀ ਲੱਗੀ ਉਹ। ਅੱਛਾ ਅੱਛਾ ਤੇ ਉਹ ਕੀ ਉਹਦਾ ਨਾਂ ਕਰਿਓ ਜ਼ਲਦੀ ਹੱਲ ਫਿਰ ਮੈਂ ਫ਼ੀਸ਼ ਦੇਣੀ ਆਂ। ਹਾਂ ਕੋਈ ਨੀ ਮੈਂ ਫ਼ੀਸ਼ ਤੇਰੀ ਦਾ ਹੱਲ ਕਰ ਦਊਂਗਾ, ਤੈਨੂੰ ਕਿਹਾ ਮੈਂ ਅੱਜ ਤਾਂ ਅੱਜ ਜਾਂ ਕੱਲ੍ਹ ਤੱਕ ਤੈਨੂੰ ਮੈਂ ਪੈਸੇ ਪਾ ਦਊਂਗਾ ਕੋਈ ਨੀ ਕਿਤੇ ਨੀ ਤੈਨੂੰ ਕੁਛ ਕਹਿੰਦੇ ਮੈਂ ਕਿਹਾ ਇੱਕ ਦਿਨ wait ਕਰੋ।

ਹਾਂ ਕੋਈ ਨੀ ਮੈਂ ਪਾ ਦੇਣੀ ਉਹਨਾਂ ਨੂੰ ਕਹਿ ਕੇ ਹਨਾ, ਉਹਨੂੰ ਕਹਿ ਦੇਣਾ ਉਹਨੇ ਪਾ ਦੇਣੀ ਆਂ ਕੋਈ ਨੀ ਤਿੰਨ ਹਜ਼ਾਰ ਬੜਾ ਵਾ।

ਚੱਲ ਠੀਕ ਹੈ ਮੈਂ ਤਿੰਨ ਕੁ ਹਜ਼ਾਰ ਰੁਪਇਆ ਤੈਨੂੰ ਮੈਂ ਪਾ ਦਿਨਾ ਵਾਂ ਉਹਨੂੰ ਕਹਿਕੇ।

ਹਾਂ ਠੀਕ ਵਾ ਹੋਰ ਹੋਰ ਬਸ ਵਧੀਆ। ਵਧੀਆ ਚਾਹੀਦਾ ਹੋਰ ਕੋਈ ਗੱਲਬਾਤ। ਹਾਂਜੀ।

ਹਾਂ ਠੀਕ ਵਾ ਵਧੀਆ ਵਾ।

ਕੰਮ ਕਾਰ ਵਧੀਆ।

ਕਿੱਦਾਂ pay ਪੂਅ ਕਿੱਦਾਂ ਮਿਲਦੀ ਆ hello

ਕੀ ਕਿਹਾ? ਮੈਂ ਕਿਹਾ ਪੈਸੇ ਪੂਸੇ ਕਿੱਦਾਂ ਮਿਲਦੇ ਆ? ਪੈਸੇ ਪੂਸੇ ਮਿਲੀ ਜਾਂਦੇ zero ਦਿੰਦੇ ਆ।

ਹਾਂ। ਹੋਰ ਬਸ ਵਧੀਆ ਆ।

ਉਹ ਜਿਹੜਾ ਹੈਪੀ ਨੀ ਹੈ ਹੈਪੀ ਵਾਲਾ।

ਉਹਨੇ ਪਿੰਡ ਚ ਬੜੀਆਂ ਸਹੂਲਤਾਂ ਕਰ ਦਿੱਤੀਆਂ ਸ਼ਹਿਰੀ ਨਾਲ ਸੀ ਨਾ ਉਹ ਐਤਕੀ।

ਫਿਰ ਉਹਨੇ ਗਲੀਆਂ ਬਣਵਾਈਆਂ, ਪਾਇਪ ਪਵਾਏ, ਗਲੀਆਂ ਵਿੱਚ, ਨਾਲੀਆਂ ਵਿੱਚ ਤੇ

ਫਿਰ ਕੁਰਸੀਆਂ ਲਵਾਈਆਂ। ਫਿਰ, ਕੁਰਸੀਆਂ ਲਵਾਈਆਂ, ਕਬਰੀਸਤਾਨ ਬਣਵਾਇਆ, ਬਹੁਤ ਵਧੀਆ ਕੰਮ ਕੀਤਾ ਹੈਪੀ ਨੇ। ਅੱਛਾ।

ਠੀਕ ਹੈ ਠੀਕ ਹੈ ਫਿਰ। ਬਸ ਵਧੀਆ ਆ ਕਹਿੰਦੇ ਸਾਰੇ ਚੰਗਾ ਕੰਮ ਕਰ ਦਿੱਤਾ ਹੈਪੀ ਨੇ।

ਠੀਕ ਹੈ ਠੀਕ ਹੈ।

ਕੰਮ ਤੇ ਜਾਣਾ ਮੈਂ ਅੱਧੇ ਕੁ ਘੰਟੇ ਤੱਕ ਜਾਣਾ ਵਾਂ। ਅੱਛਾ ਅੱਛਾ।

Hello

ਹਾਂਜੀ ਹਾਂਜੀ ਆਵਾਜ਼ ਨੀ ਸੀ ਆਉਂਦੀ ਤੇਰੀ। ਹਾਂਜੀ ਅੱਛਾ hold ਹੋ ਗਿਆ ਸੀ ਤੇਰੇ ਕੋਲ ਗ਼ਲਤੀ ਨਾਲ?

ਠੀਕ ਆ, ਹੋਰ। ਹੋਰ ਬਸ ਵਧੀਆ ਤੁਸੀਂ ਸੁਣਾਓ।

ਮੈਂ ਵੀ ਆਉਣਾ ਵੇਖਦੇ ਹਾਂ ਹਜੇ ਛੁੱਟੀ ਤਾਂ ਮਿਲ ਨੀ ਰਹੀ। ਅੱਛਾ ਅੱਛਾ, ਮੁੰਨੀ ਦਾ ਕਿਵੇਂ ਆਂ?

ਮੈਂ ਕਿਹਾ ਮੁੰਨੀ ਦਾ ਕਿਵੇਂ ਆ? ਮੁੰਨੀ ਠੀਕ ਹੈ।

ਮੁੰਨੀ ਨੂੰ ਕੋਈ ਪੈਸਾ ਪੂਸਾ ਦੇ ਦਿਆ ਕਰੋ ਜਦੋਂ ਆਉਂਦਾ ਹੁੰਦਾ ਵਾ ਹੈਂ।

ਮੈਂ ਕਿਹਾ ਮੁੰਨੀ ਨੂੰ ਕੋਈ ਪੈਸਾ ਪੂਸਾ ਦੇ ਦਿਆ ਕਰੋ।

ਵਧੀਆ ਹੋਰ ਅੰਮ੍ਰਿਤ ਕਹਿਣ ਡਿਆ ਮੈਂ ਸਾਇਕਲ ਲੈਣਾ ਵਾਂ phone ਕਰਨਡਿਆ ਸੀ ਤੇ ਮੈਨੂੰ ਕਹਿੰਦਾ ਪੈਸੇ ਭੇਜੋ।

ਅੰਮ੍ਰਿਤ ਅੰਮ੍ਰਿਤ ਨੂੰ phone ਲਾਇਆ ਸੀ ਨਾ।